ਸਾਮਣੇ ਜਿਹੜਾ ਇੱਕ ਸਟੇਜ ਡੈਕੋਰੇਟ ਕੀਤਾ ਗਿਆ ਆ ਜਿਹੜਾ ਕੁਝ ਬਲੂ ਵਾਈਟ ਐਂਡ --

ਪਏ ਹੋਏ ਆ ਲੈਫਟ ਸਾਈਡ ਤੇ ਬਲੈਕ ਕਲਰ ਦੀ ਚੇਅਰ ਪਈ ਹੋਈ ਐ ਜਿਹੜੀ ਵਾਲ ਨਾਲ ਲਾਈ --

ਨੇ ਲੈਫਟ ਸਾਈਡ ਤੇ ਬਲੈਕ ਕਲਰ ਦੀ ਚੇਅਰ ਪਈ ਹੋਈ ਆ ਨਾਲ ਇੱਕ ਟੇਬਲ ਲੱਗਾ ਹੋਇਆ ਆ ਤੇ ਰਾਈਟ ਸਾਈਡ ਤੇ ਨਾਲ ਹੀ --

ਇਹ ਕਾਫੀ ਵੱਡਾ ਹਾਲ ਦਿੱਖ ਰਿਹਾ ਆ ਰਾਇਟ ਸਾਈਡ ਤੇ ਕੁੱਛ ਕਮਰੇ ਬਣੇ ਹੋਏ ਆ।

ਸਾਹਮਣੇ ਉੱਪਰ ਕਾਫੀ ਸਾਰੇ ਬੋਕ੍ਸਿਸ ਦਿਖ ਰਹੇ ਆ ਜਿਨ੍ਹਾਂ ਦੇ ਵਾਈਟ ਕਲਰ ਦੀ ਪਲਾਈ ਲੱਗੀ ਹੋਈ ਆ।

ਰੋਕਸ ਦੇ ਇਨ ਸਾਈਡ ਨਜ਼ਰ ਆ ਰਿਹਾ। ਪੱਥਰਾਂ ਦੇ ਉੱਤੇ ਕੁਛ ਗ੍ਰੀਨ ਫੰਗੀ ਟਾਈਪ ਵੀ ਹੋਏ --

ਕਾਫ਼ੀ ਸਾਰੇ ਬੈਨਰ ਲੱਗੇ ਹੋਏ ਆ ਰਾਈਟ ਸਾਈਡ ਤੇ ਸ਼ੋਪ ਕੀਪਰ ਜਿਹੜਾ ਏ ਆ ਬੈਠਾ ਹੋਇਆ ਆਪਣੀ ਚੇਅਰ ਤੇ ਕੈਂਡੀਜ਼ ਲੱਗੀਆਂ ਹੋਈਆਂ ਏ ਆ।

ਤੇ ਨਾਲ ਸ਼ਰਟਾਂ ਪਾਈਆਂ ਹੋਈਆਂ ਆ ਕੁਛ ਨੇ ਜਿਹੜੇ ਆ ਪੈਂਟਾਂ ਵੀ ਪਈਆਂ ਹੋਈਆਂ ਵਾ ਅ ਰਾਈਟ ਸਾਈਡ ਤੇ ਕੁੱਝ ਪੌੜੀਆਂ ਦੀ ਤਰ੍ਹਾਂ ਬਣਿਆ ਹੋਇਆ --

ਉਹ ਬਹੁਤ ਵੱਡਾ ਜਿਹੜਾ ਪਾਣੀ ਦੇ ਉੱਤੇ ਬ੍ਰਿਜ ਬਣਿਆ ਹੋਇਆ ਆ।

ਉੱਪਰ ਬੈਨਰ ਲੱਗੇ ਹੋਏ ਆ ਜਿਹੜੇ ਕੀ ਹੈਂਡ ਨਾਲ ਆਰਟ ਨਾਲ ਬਣਾਏ ਗਏ ਆ।

ਰਾਈਟ ਸਾਈਡ ਤੇ ਇਕ ਬੈਕ ਬਣੀ ਹੋਈ ਆ ਸੈਂਟਰ ਚ ਇੱਕ ਡੋਮੀਨ ਹੋਇਆ ਜਾਂ ਰੈਸਟੋਰੈਂਟ ਕਹਿ ਸਕਦੇ ਆਂ।

ਵਹੀਕਲਸ ਖੜੇ ਹੋਏ ਆ ਕੁਛ ਸਕੂਟੀਜ ਆ ਬੁਲੇਟ ਐਂਡ ਮੋਟਰਸਾਈਕਲ ਆ ਆਲਸੋ ਆ।